ਉਹੀ ਤਾਂ ਹੈ ਪਤਾ ਕੀ ਗੱਲ ਆ ਹੁਣ ਦੇਖੋ ਅੱਜਕਲ ਕੀ ਨੀ ਘਰੇ ਬਣ ਸਕਦਾ ਆਪਾਂ ਜੋ ਮਰਜ਼ੀ ਬਣਾ ਲੋ ਇੱਕ time ਕੱਡਣਾ ਜਰੂਰੀ ਹੈ ਹਨਾ overlap ਜੇ ਆਪਾਂ ਸੋਚਿਏ ਵੀ ਦੇਖੋ ਬਾਹਰ ਵੀ ਤਾਂ ਪੈਸੇ ਦਿਨੇ ਹਾਂ extra ਪੈਸੇ ਦਿੰਦੇ ਹਾਂ ਆਪਾਂ ਹਾਂਜੀ ਹਾਂਜੀ ਤਾਹੀਂ ਤਾਂ ਕਿਹਾ ਇੰਨਾ ਹੁੰਦਾ ਨੀ ਜਿੰਨਾ ਆਪਾਂ pay ਕਰਦੇ ਹਾਂ ਕਰ ਰਹੇ ਹਾਂ ਤੇ ਉਹੀ ਆਪਾਂ ਜੇ ਆਪਾਂ ਘਰੇ ਬਣਾਵਾਂਗੇ ਤੇ ਉਹੀ ਦੋ ਬੰਦੇ ਵੱਧ ਖਾ ਲੈਣਗੇ

ਆਪਾਂ ਬਹੁਤਾ believe ਨੀ ਕਰ ਸਕਦੇ ਕਿਵੇਂ ਦੀਆਂ ਚੀਜ਼ਾਂ ਨੇ ਕਿਵੇਂ ਦੀਆਂ ਨਹੀਂ ਹੁੰਦੀਆਂ ਨੇ ਉਹ ਕਿਵੇਂ ਦੀ use ਕਰਦੇ ਨੇ ਆਪਾਂ ਨੂੰ ਕੀ ਪਤਾ ਹਨਾ ਆਪਾਂ ਅਮ bread pizza ਵੀ ਜਿਵੇਂ brown bread ਜਾਂ white bread ਜੋ ਮਰਜੀ ਲੈਲੋ sandwich ਵਾਲੀ bread ਲੈਣੀ ਆ

ਅੱਛਾ ਜੀ ਆਹ ਵੀ ਹੈ ਇਹਦੇ ਕਿੰਨੇ size ਆਉਂਦੇ ਨੇ bread ਦੇ

ਵੱਡਾ sandwich bread ਲੀਤੀ ਸੀ ਆਪਾਂ

ਹਾਂਜੀ ਹਾਂ ਫ਼ੇਰ ਉਹ sweet corn ਲੈਣੇ ਆ ਆਪਾਂ

corn ਉਹ ਵੀ ਇੱਕ ਵਾਰ boil ਕਰ ਲੈਣੇ ਨੇ ਸ਼ਿਮਲਾ ਮਿਰਚ ਬਰੀਕ ਬਰੀਕ ਕੱਟ ਲੈਣੇ ਨੇ ਹਨਾ ਪਨੀਰ ਕੱਟ ਲੈਣਾ ਬਰੀਕ ਬਰੀਕ

ਟਮਾਟਰ ਵਗੈਰਾ ਉਹ ਵੀ ਟਮਾਟਰ ਦੇ actually ਦੇ ਵਿੱਚ ਕੀ ਹੁੰਦਾ ਆਪਾਂ ਬੀਜ ਨਿਕਾਲ ਕੇ ਫ਼ੇਰ ਮਤਲਬ use ਕਰਨਾ ਇਹਦੇ ਵਿੱਚ ਅੱਛਾ ਬੀਜ ਨੀ ਮਤਲਬ ਆਉਣੇ ਚਾਹੀਦੇ ਵੀ ਹਾਂ ਫ਼ੇਰ ਐਵੇਂ ਬੀਜ ਨਾ ਵਿੱਚ ਰਹਿੰਦੇ ਨੇ ਉਹ ਨਾ ਤਾਂ ਵਿੱਚ mash ਹੁੰਦੇ ਨੇ

ਸਭ ਕੁੱਛ ਕਰਨਾ ਬਿਲਕੁਲ ਬਿਲਕੁਲ ਫ਼ੇਰ ਉਹ ਮੱਖਣ ਲੈਣਾ ਆਪਾਂ

ਆਪਣਾ ਫ਼ੇਰ mozzarella ਪਨੀਰ ਵੀ ਲੈਣਾ ਅੱਛਾ ਜੀ mozzarella cheese ਵੀ ਲੈਣੀ ਹੋਣੀ ਆ ਬਿਲਕੁਲ ਬਿਲਕੁਲ ਫ਼ੇਰ ਉਹਨੂੰ ਕੱਦੂ ਕਸ਼ ਕਰਨਾ ਅੱਛਾ ਜੀ mozzarella ਜਿਹੜੀ cheese ਆਉਂਦੀ ਹੈ

ਤੇ ਆਪਾਂ ਉਹ black chili powder

ਅੱਛਾ ਜੀ ਇਹ ਸਾਰਾ ਕੁੱਛ ਲੈਕੇ ਹਾਂਜੀ ਜਿੱਦਾਂ ਕੀ ਨਮਕ ਆਪਣਾ ਸਵਾਦ ਅਨੁਸਾਰ ਹੁੰਦਾ ਕਈ ਹੁੰਦੇ ਆ ਥੋੜੇ lite ਖਾਣੇ ਆਲੇ ਕਈ ਹੁੰਦੇ ਆ normal ਵੀ ਜਿੰਨਾ ਕ ਚੱਲਦਾ

ਖਾਂਦੇ ਨੇ ਕੋਈ normal ਖਾਂਦਾ ਕੋਈ ਥੋੜਾ ਤੇਜ਼ ਖਾਂਦਾ

pizza ਬਣਨ ਲਈ ready ਹੁੰਦਾ

ਹਾਂਜੀ non stick ਵਾਲਾ pan use ਕਰਕੇ ਇਹ ਜਿਵੇਂ bread ਤੇ ਹਨਾ ਮੱਖਣ ਵਗੈਰਾ ਲਗਾਕੇ

ਪਹਿਲਾਂ ਆਪਾਂ bread ਤੇ ਦੇਖੋ ਜੀ butter ਲਗਾਉਣਾ

ਹਾਂਜੀ butter ਲਗਾਉਣ ਤੋਂ ਬਾਅਦ ਫ਼ੇਰ ਆਪਾਂ sauce ਲਗਾਉਣੀ ਹੈ ਅੱਛਾ ਜੀ ਇਹ ਜਿਹੜੀਆਂ ਆਪਾਂ vegetables cut ਕੀਤੀਆਂ ਸੀਗੀਆਂ

ਹਾਂਜੀ ਹਾਂਜੀ ਸ਼ਿਮਲਾ ਮਿਰਚ ਪਾ ਸਕਦੇ ਆ ਹਨਾ ਆਪਾਂ ਪਿਆਜ ਹੋ ਗਿਆ ਟਮਾਟਰ ਹੋ ਗਿਆ ਪਨੀਰ ਸਾਰਾ ਕੁੱਛ all ਠੀਕ ਆ ਨਾ ਸਬਜੀਆਂ cut ਕਰਕੇ ਉਹਨਾ ਨਾ ਨੂੰ bread ਦੇ slice ਦੇ ਉੱਪਰ ਆਰਾਮ ਨਾਲ ਫੈਲਾਉਣਾ

ਉਹਦੇ ਵਿੱਚ ਆਪਾਂ cream ਵੀ mix ਕਰਨੀ ਸੀਗੀ ਉਹ ਸਾਰੇ ਨੂੰ mixture ਨੂੰ ਠੀਕ ਹੈ ਨਾ

ਨਮਕ ਅਪਨੇ ਸਵਾਦ ਅਨੁਸਾਰ ਪਾਓ

ਆਪਾਂ ਜਿਹੜਾ ਕੱਦੂ ਕਸ਼ ਕੀਤਾ ਸੀਗਾ

ਫ਼ੇਰ ਉਹਨੂੰ ਫੈਲਾ ਦੋ ਸਾਰੇ ਉੱਤੇ

ਫ਼ੇਰ ਆਪਾਂ ਉਹਨੂੰ non stick ਤਵੇ ਦੇ ਉੱਤੇ ਨਾ ਪਹਿਲਾ ਮੱਖਣ ਲਗਾਉਣਾ

ਹਾਂਜੀ ਪਹਿਲਾਂ ਮੱਖਣ ਲਗਾ ਕੇ ਫ਼ੇਰ ਉਹਨੂੰ ਆਪਾਂ bread slice ਜੋ ਵੀ ਆਪਾਂ ਬਣਾਇਆ ਫ਼ੇਰ ਉਹਦੇ ਤੇ ਹਲਕਾ ਜਾ ਰੱਖ ਦਿਓ ਮਤਲਬ ਫ਼ੇਰ ਉਹਦੀ ਆਂਚ ਜਿਹੜੀ ਆ ਆਪਾਂ ਗੈਸ ਦੀ flame low ਕਰ ਦੇਣੀ ਹੈ

ਹਾਂਜੀ ਫ਼ੇਰ ਆਪਾਂ ਜਿਹੜਾ bread pizza ਆਪਾਂ ready ਕਰ ਰਹੇ ਹਾਂ

ਹਾਂਜੀ ਉਹਦੇ ਉੱਤੇ ਫ਼ੇਰ ਆਪਾਂ ਢੱਕਣ ਲਗਾਲੋ ਪਲੇਟ ਲਗਾਲੋ ਹਨਾ ਉਹ ਰੱਖਦੋ ਅੱਛਾ ਜੀ ਹਾਂਜੀ ਬੱਸ ਫ਼ੇਰ ਆਪਾਂ ਥੋੜੇ time ਬਾਅਦ ਮਤਲਬ check ਕਰੀ ਚੱਲੋ ਹਨਾ ਮਤਲਬ sweet corn ਬਣ ਗਿਆ ਜਦੋਂ ਆਪਾ ਨੂੰ ਪਤਾ ਲੱਗ ਜਾਂਦਾ ਵੀ ਜੀ ਦੇਖੋ ਹੁਣ ਮੱਖਣ ਹੋਏਗਾ ਹੀ ਹਨਾ melt ਹੋਏਗਾ cheese

ਹਾਂਜੀ ਫ਼ੇਰ ਬੱਸ ਆਪਣਾ check ਕਰਕੇ ਆਪਣਾ bread pizza ready ਇਹ ਤਾਂ ਬਹੁਤ ਵਧੀਆ ਲੱਗਦਾ ਸੁਣਨ ਚ yummy ਲੱਗਦਾ ਤੇ ਖਾਣ ਚ ਤਾਂ

ਸਤਿ ਸ਼੍ਰੀ ਅਕਾਲ ਮਹਿੰਦਰ ਕੋਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਵਧੀਆ ਜੀ ਤੁਸੀਂ ਦੱਸੋ

mam ਉਹ ਪੁੱਛਣਾ ਸੀਗਾ ਵੀ ਤੁਸੀਂ stitching ਸਿਖਾਂਦੇ ਹੋ ਹਨਾ

mam ਉਹ ਕਿੱਦਾਂ ਮਤਲਬ ਕੀ ਉਹਦਾ process ਹੈ ਕਿੱਦਾਂ ਮਤਲਬ ਸਿਖਾਓ ਗਏ ਤੁਸੀਂ ਜੇ ਮੈਂ ਸਿੱਖਣਾ ਚਾਹਵਾਂ ਤਾਂ ਤੁਹਾਨੂੰ ਮੈਂ ਨਾ starting ਤੋਂ ਸਿਖਾਵਾਂਗੀ

ਛੋਟੇ product ਤੋਂ ਤੁਹਾਨੂੰ cutting ਕਰਨਾ ਸਿਖਾਵਾਂਗੀ measurement ਕਰਨਾ ਸਿਖਾਵਾਂਗੀ ਵੀ ਕਿਸ ਤਰ੍ਹਾਂ ਹੁੰਦਾ ਕਿਸ ਤਰ੍ਹਾਂ ਕਿਆ ਕਰਨਾ ਹੁੰਦਾ ਉਹ ਸਾਰਾ ਕੁੱਝ ਉਹਦੇ ਵਿੱਚ ਅਜੁਗਾ ਫੇਰ ਹੋਲੀ ਹੋਲੀ ਵੱਡੇ product ਤੇ ਜਾਵਾਗੇ

ਠੀਕ ਹੈ ਜੀ mam ਉਹ ਤੁਸੀਂ ਕਿੱਥੋਂ ਮਤਲਬ ਸਿੱਖਿਆ ਤੁਸੀਂ ਕਿੱਦਾਂ starting ਕੀਤੀ ਹੈ ਆਪਣੀ ਇਸ ਚੀਜ਼ ਦੀ ਤੇ ਤੁਸੀਂ ਕਿੱਦਾਂ

ਮੈਨੂੰ ਉਹਦੇ ਵਿੱਚ ਸਿਖਾਇਆ ਗਿਆ ਤਾਂ ਜਸਪ੍ਰੀਤ mam ਨੇ ਸਿਖਾਇਆ ਸੀਗਾ ਉੱਥੇ

ਤੇ ਉੱਥੇ ਮਤਲਬ ਕੀ ਪਿਹਲਾਂ ਮੈਂ course ਕੀਤਾ ਕੀ ਉਹਨਾ ਨੇ ਮੈਨੂ ਛੋਟੇ product ਤੋਂ ਸਿਖਾਇਆ ਛੋਟੇ product ਜਿਵੇਂ ਕੀ ਪਿਹਲਾਂ ਮੈਨੂ ਰੁਮਾਲ ਤੇ starting ਕਰਵਾਈ ਉਹਨਾ ਨੇ ਠੀਕ ਹੈ ਜੀ ਰੁਮਾਲ ਅਹ cutting ਕਰਨਾ ਸਿਖਾਇਆ ਰੁਮਾਲ ਦੇ ਉੱਪਰ ਤਰਪਾਈ ਕਰਨੀ ਸਿਖਾਈ ਕੱਚਾ ਕਰਨਾ ਸਿਖਾਇਆ ਫਿਰ ਰੁਮਾਲ ਦੇ ਉੱਪਰ ਹੀ ਮੈਨੂੰ

panties ਤੋਂ ਬਾਅਦ ਜਿਵੇਂ ਕੋਈ blouse ਹੋ ਗਿਆ ਉਹ ਛੋਟਾ product ਸਿਖਾਇਆ ਜਾਂ ਫਿਰ ਜਿਵੇਂ ਜਿਵੇਂ ਫੁੱਲਕਾ ਉਹ ਹੋ ਗਿਆ ਹੋ ਗਿਆ frock type ਹੋਗੀ frock ਕੋਈ ਬਣਾਨੀ ਸਿਖਾਈ ਉਹਨਾ ਨੇ ਹਾਂਜੀ ਇੱਕ starting ਦਿੱਤੀ ਸੀ ਉਹਦੇ ਬਾਅਦ ਜਾ ਕੇ ਕਿਤੇ ਸੂਟ ਦੀ cutting ਕਰਨੀ start ਕੀਤੀ ਛੇ ਮਹੀਨੇ ਦਾ course ਕਰਿਆ ਸੀਗਾ ਮੈਨੇ ਠੀਕ ਹੈ ਜੀ

ਨਾ umbrella umbrella ਉਹ ਨਹੀਂ ਬਣਾਉਂਦੇ ਹੈਗਏ frock ਹਨਾ

umbrella frock ਬਣਾਉਨਦੇ ਆਂ ਉਹ ਮਤਲਬ ਕੀ ਕਿਵੇਂ ਉਹਦੀ cutting ਕਿੱਦਾਂ ਹੁੰਦੀ stich ਤਾਂ ਮੈਨੂੰ ਕਰਨੀ ਆਉਂਦੀ ਆ ਮੈਂ ਜਾਨਣਾ ਚਾਹੁੰਦੀ ਆ ਵੀ ਤੁਸੀਂ cutting ਕਿੱਦਾਂ ਮਤਲਬ ਕੀਤੀ ਜਾਂਦੀ ਉਸ ਚੀਜ਼ ਦੀ umbrella frock ਦੀ

ਜਿਵੇਂ ਆਪਾਂ ਹਣਾ ਕੱਪੜਾ ਲੈ ਲੈਣਾ ਇੱਕ ਜੋ

ਵਧੀਆ ਮਤਲਬ ਕੀ ਜਿਹੜੇ ਕੱਪੜੇ ਦਾ ਤੁਸੀਂ ਬਣਾਉਣਾ ਵੈਸੇ ਜ਼ਿਆਦਾਤਰ

ਉਹਨਾ ਨੂੰ ਤਿਹ ਲਗਾ ਦੀ ਮਤਲਬ ਕੀ ਇੱਕ ਨਾ ਵਛਾ ਲੈਣਾ ਪੂਰਾ ਜਾਂ ਵਛਾ ਕੇ ਉਹਨੂੰ

ਇੱਕੋ ਖੂੰਜੇ ਤੋਂ ਪਕੜ ਕੇ ਉਹਨੂੰ ਚਾਰ ਤੇਹਾਂ ਕਰ ਲੈਣੀਆਂ ਚਾਰ ਤੇਹਾਂ

ਉਹਨੂੰ ਇੱਕ ਤਰ੍ਹਾਂ ਨਾਲ ਮਤਲਬ a shape ਚ ਰੱਖ ਲੇਣਾ ਹਨਾ mam ਹਾਂਜੀ ਹਾਂਜੀ a shape ਚ ਰੱਖਣਾ a shape

ਰੱਖ ਕੇ ਮਤਲਬ ਕੀ ਤੁਸੀਂ ਆਪਣੀ ਕਮਰ ਦਾ ਹਿਸਾਬ ਲੈ ਲੇਣਾ ਵੀ ਜਿਥੇ ਤੁਸੀਂ ਉਹ ਕਰਨਾ ਕਮਰ ਦਾ ਲੈ ਕੇ ਉੰਨਾ ਹੀ ਦੇਖ ਲੇਣਾ ਵੀ ਕਮਰ ਤੋਂ ਦੋ ਦੋ ਇੰਚ ਫਾਲਤੂ ਹੋਵੇ ਉਹ ਤੋਂ ਬਾਅਦ ਉਹਦੀ ਗੋਲਾਈ ਨੀਚੇ ਤੋਂ ਆਪਾਂ ਨੇ

ਜਿੰਨਾ ਜਿੰਨਾ ਨੀਚੇ ਮਤਲਬ ਘੇਰਾ ਰੱਖਣਾ ਚਾਹੁੰਦੇ ਹਾਂ ਵੀ ਜਿਵੇਂ ਆ ਹੁਣ ਰੱਖਣਾ ਚਾਹੁੰਦੇ ਆ ਤੀਹ ਇੰਚ ਰੱਖਣਾ ਚਾਹੁੰਦੇ ਆ ਜਾਂ ਬੱਤੀ ਇੰਚ ਰੱਖਣਾ ਚਾਹੁੰਦੇ ਹੋ

ਕੇ ਨੀਚੇ ਤੱਕ ਆਪਾਂ ਕਿੰਨਾ ਲਗਾਨਾ ਬੱਤੀ ਇੰਚ ਜਾਂ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ ਉੰਨਾ ਜੇ ਬੱਤੀ ਬੱਤੀ ਲਗਾਨਾ ਤਾਂ ਸਾਰਾ ਹੀ ਬੱਤੀ ਬੱਤੀ ਨਿਸ਼ਾਨ ਲਗਾ ਲੈਣਾ

ਠੀਕ ਆ ਉਹ ਤੋਂ ਬਾਅਦ ਫਿਰ ਉਹਦੀ ਸਾਰੀ ਜਿਹੜਾ ਕ waste ਕੱਪੜਾ ਬਚਿਆ ਉਹਨੂੰ cutting ਕਰ ਕਰ ਦੇਣਾ

ਵਾਲਾ ਰਿਹ ਗਿਆ ਉੱਪਰ ਵਾਲੇ ਦੀ ਉਹ cutting ਕਰ ਦੇਣੀ ਜਿਹੜੀ ਆਪਾਂ ਗੋਲਾਈ ਲਗਾਈ ਸੀ ਤੇ ਉਹਨੂੰ ਬੱਸ ਉਹਨੂੰ ਉਹਦੇ ਨਾਲ ਜਿਹੜੇ ਆਪਾਂ ਨੇ ਉੱਪਰਲੀ body ਬਣਾਈ ਆ body ਨਾਲ attach ਕਰਦੋ ਮਤਲਬ body mam ਆਪਾਂ ਪਹਿਲਾਂ ਕੱਢਾਗੇ ਉਸ ਚੋਂ ਮਤਲਬ ਜੇ ਆਪਾਂ

ਘੇਰਾ ਹੀ ਰੱਖਤਾ ਆਪਾਂ ਫਿਰ ਤਾਂ ਗੜਬੜ ਹੋਜੂਗੀ ਨਹੀਂ ਪਹਿਲਾਂ ਆਪਾਂ ਨੇ ਨਾ ਆ ਕਰਨਾ ਕੀ ਵੀ ਆਪਾਂ ਨੇ ਪਹਿਲਾਂ body ਦਾ complete ਕਰ ਲੈਣੀ body ਸੀ ਲਓ ਚਾਹੇ ਤੁਸੀਂ

mam ਉਹ ਜਿਹੜੀਆਂ ਆਪਾਂ ਉਹ ਬਣਾਉਣੇ ਆਂ umbrella ਮਤਲਬ ਇੱਕ ਤਾਂ ਆ frock ਹੁੰਦੀ ਆ ਹਨਾ ਇੱਕ ਆਪਾਂ

ਉਹ ਨਹੀਂ ਬਣਾਉਂਦੇ ਹੈਗੇ ਪਲਾਜੋ ਬਣਾਉਂਦੇ ਹਾਂ ਆਪਾਂ umbrella ਕੱਟ ਪਲਾਜੋ

ਹਾਂਜੀ ਉਹਦੀ ਵੀ ਇਸ ਤਰ੍ਹਾਂ ਹੀ ਹੋਣੀ ਏ ਮਤਲਬ ਕੀ ਬੱਸ ਉਹਦਾ ਆਸਣ ਰੱਖਣਾ ਪੈਂਦਾ ਵੀ ਕਿਵੇਂ

ਉਹਦਾ ਆਸਣ ਰੱਖ ਕੇ ਫਿਰ ਉਹਦੀ cutting ਹੋਣੀ ਏ ਤੇ ਉਸ ਵਿੱਚ ਜਿਵੇਂ ਉਹ umbrella ਤੋਂ ਜਿਵੇਂ ਆਪਾਂ cutting umbrella ਨੀਚੇ ਤੋਂ ਕਰਦੇ ਆਂ ਉਸ ਤਰ੍ਹਾਂ

ਉਹ four side ਰੱਖ ਕੇ ਮਤਲਬ ਕੀ ਦੋ ਦੋ ਜਿਹੜੀ side ਹੁੰਦੀ ਏ ਉਹਦੀ ਇੱਕ ਇੱਕ ਲੱਤ ਬਨੁਗੀ ਦੋ side ਦੀ ਇੱਕ ਲੱਤ ਬਨੁਗੀ ਉਹਦੀ umbrella ਦੀ type cutting ਹੋ ਜਾਣੀ